ਕਾਫੀ ਸਾਰੀਆਂ ਮਸ਼ੀਨਾਂ ਪਈਆਂਯਾਂ ਜਿੱਦਾਂ ਕੇ ਵੇਟ ਛੱਕਣ ਵਾਲੀ ਆ।

ਡੰਬਲਸ ਪਏ ਹੋਏ ਆ ਤੇ ਲੋਕ ਜਿਮ ਲਾਉਂਦੇ ਪਏ ਆ।

ਇਹ ਜਿਹੜੀਆਂ ਵਾ ਚਾਰ ਪਲੇਟਾਂ ਪਈਆਂ ਹੋਈਆਂ ਏ ਆ ਵਾਈਟ ਕਲਰ ਦੀਆਂ।

ਸਾਹਮਣੇ ਇੱਕ ਨੱਚਣ ਵਾਸਤੇ ਡਾਂਸ ਫਲੋਰ ਬਣਾਇਆ ਹੋਇਆ ਵਾ।

ਕੁਛ ਬਟਰਫਲਾਈ ਵਾਲੀਆਂ ਵਾ ਕੁਛ ਪਲੇਨ ਟਾਈਲਸ ਵਾ।

ਉੱਪਰ ਲੈਂਟਰ ਪੈਂਦਾ ਪਿਆ ਏ ਆ ਮਜ਼ਦੂਰਾਂ ਨੇਂ ਔਰੇਂਜ ਯੈੱਲੋ ਤੇ ਵਾਈਟ ਸ਼ਰਟਸ ਪਈਆਂ ਹੋਈਆਂ ਏ ਆਂ।

ਇਹ ਇੱਕ ਚਨੇ ਬਣਾਉਂਦੇ ਪਏ ਆਂ ਬਰਤਨ ਦੇ ਵਿੱਚ ਕੜ੍ਹਾਈ ਦੇ ਵਿੱਚ ਮੋਟੇ ਚਨੇ ਬਣਾਏ ਆ।

ਇਹ ਇੱਕ ਬੈਕਰੀ ਆ ਤੇ ਇਹਦਾ ਇਹਦੇ ਉੱਤੇ ਬੌਰਡ ਲੱਗਾ ਹੋਇਆ ਵਾ ਪਿੰਕ ਕਲਰ ਦਾ।

ਇੱਥੇ ਇੱਕ ਕੁੱਛ ਪੇਪਰ ਪਏ ਹੋਏ ਆ ਵਾਈਟ ਕਲਰ ਦੇ।

ਉਹਨਾਂ ਉੱਪਰ ਮੇਹਰੂਨ ਕਲਰ ਦੀਆਂ ਅਲੱਗ-ਅਲੱਗ ਸ਼ੇਪਸ ਕੱਟ ਕੇ ਲਾਈਆਂ ਵਾ ਕਈਆਂ ਤੇ ਮਲਟੀ ਕਲਰ ਦੀਆਂ ਲਾਈਆਂ ਹੋਈਆਂ ਵਾ।

ਇਹ ਆਈਲੈਟਸ ਟੋਏ ਫਲ ਪੀ_ਟੀ_ਈ ਨਾਈਫ ਸਕਿਲਸ ਯੂ_ਕੇ

ਏਹ ਇੱਕ ਪਲੇ ਗਰਾਊਂਡ ਆ ਇੱਥੇ ਕਾਫੀ ਲੋਕ ਖੜੇ ਵਾਂ।

ਕੁਛ ਦਰਖਤ ਲੱਗੇ ਹੋਏ ਆ ਗਰਾਉਂਡ ਕਾਫੀ ਜਿਆਦਾ ਖੂਲੀ ਵਾ।